ਐਥੇ ਯੇਲੋ ਬਲੈਕ ਕਲਰ ਦੀ ਪੱਟੀ ਨਜ਼ਰ ਆ ਰਹੀ ਹੈ।

ਪਿੱਛੇ ਇੱਕ ਕਮਰਾ ਦਿਖਾਈ ਦੇ ਰਿਹਾ ਹੈ ਜਿਸਮੇਂ ਦੋ ਵਿੰਡੋ ਲਗੀ ਦਿਖਾਈ ਦੇ ਰਹੀ ਹੈ।

ਇਸ ਤਸਵੀਰ ਵਿੱਚ ਇੱਕ ਖੁੱਲੀ ਗਰਾਊਂਡ ਨਜ਼ਰ ਆ ਰਹੀ ਹੈ।

ਉਹਨਾਂ ਦੇ ਹੱਥ ਵਿੱਚ ਬੁਕਸ ਅਤੇ ਪੈਨ ਦਿਖਾਈ ਦੇ ਰਹੇ ਹਨ।

ਇੱਕ ਰੈਡ ਕਲਰ ਦਾ ਪੇਂਟ ਕੀਤਾ ਹੋਇਆ ਨਜ਼ਰ ਆ ਰਿਹਾ ਹੈ ਦਰਵਾਜਾ ਦਿਖਾਈ ਦੇ ਰਿਹਾ ਹੈ।

ਕਲਰ ਦਿਖਾਈ ਦੇ ਰਹੇ ਹਨ ਦੀਵਾਰ ਤੇ ਰੈਡ ਪੇਂਟ ਕੀਤਾ ਦਿਖਾਈ ਦੇ ਰਿਹਾ ਇਕ ਬਲੱਬ ਦਿਖਾਈ ਦੇ ਰਿਹਾ ਹੈ ਅਤੇ ਦੀਵਾਰ ਦੇ ਉੱਪਰ ਕੁਝ ਲਿਖਿਆ ਹੋਇਆ ਹੈ।

ਅਤੇ ਇੱਕ ਟੇਬਲ ਦਿਖਾਈ ਦੇ ਰਿਹਾਹੈ ਕੁਛ ਨੌਜਵਾਨ ਦਿਖਾਈ ਦੇ ਰਹੇ ਹਨ।

ਇਕ ਟੇਬਲ ਦਿਖਾਈ ਦੇ ਰਿਹਾ ਹੈ ਉਸ ਦੇ ਉੱਪਰ ਇੱਕ ਰਿਮੋਟ ਇੱਕ ਕੋਪੀਜ਼ ਪਈ ਦਿਖਾਈ ਦੇ ਰਹੀ ਹੈ ਇੱਕ ਦੋ ਹੋਰ ਚੀਜ਼ਾਂ ਦਿਖਾਈ ਦੇ ਰਹੀਆਂ ਹਨ ਸਾਹਮਣੇ ਐਲਈਡੀ ਕੈਮ ਦਿਖਾਈ ਦੇ ਰਿਹਾ ਹੈ।

ਇਸ ਦੀਵਾਰ ਵਿੱਚ ਇਸ ਕੋਠੀ ਵਿੱਚ ਕਮਰੇ ਦਿਖਾਈ ਦੇ ਰਹੇ ਹਨ ਵਿੰਡੋਜ --

ਚੇਅਰ ਪਈਆਂ ਹੋਈਆਂ ਨਜ਼ਰ ਆ ਰਹੀਆਂ ਦੁਕਾਨ ਅੰਦਰ ਵੀ ਕੁਝ ਚੇਅਰ ਪਈਆਂ ਨਜ਼ਰ ਆ ਰਹੀਆਂ ਦੀਵਾਰ ਤੇ--

ਅਤੇ ਇੱਕ ਸੈਂਟਰ ਵਿੱਚ ਕਾਊਂਟਰ ਲੱਗਿਆ ਦਿਖਾਈ ਦੇ ਰਿਹਾ ਐ ਉਸਦੇ ਉੱਪਰ ਵੀ ਸਮਾਨ ਪਿਆ ਨਜ਼ਰ ਆ ਰਿਹਾ ਐ।

ਜਿਸਦੇ ਉੱਪਰ ਵਾਈਟ ਕਲਰ ਕੀਤਾ ਹੋਇਆ ਨਜਰ ਆ ਰਿਹਾ ਹੈ।

ਇੱਕ ਬੱਸ ਨਜਰ ਆ ਰਹੀ ਹੈ ਇੱਕ ਆਦਮੀ ਬੱਸ ਕੇ ਅੰਦਰ ਜਾਂਦਾ ਨਜਰ ਆ ਰਿਹਾ ਹੈ।

ਇਸ ਤਸਵੀਰ ਵਿੱਚ ਇੱਕ ਰੰਗੀਨ ਹਾਰਡ ਵਯਰ ਇੱਕ--

ਇਸ ਤਸਵੀਰ ਵਿੱਚ ਇੱਕ ਖੁੱਲੀ ਜਗ੍ਹਾ ਦਿਖਾਈ ਦੇ ਰਹੀ ਹੈ।